ਇਸ ਫੋਟੋ ਦੇ ਵਿੱਚ ਇੱਕ ਜਗਾ ਹੈਗਾ।

ਇੱਕ ਜਗਾਹ ਹੈਗੀ ਜਿੱਥੇ ਕੀ ਇੱਕ ਸਾਈਡ ਤੇ ਬੋਹੁਤ ਸਾਰੀਆਂ ਟਾਈਲਾਂ ਲੱਗੀਆਂ ਹੈਗੀਆਂ।

ਇਸ ਫੋਟੋ ਦੇ ਅੰਦਰ ਇੱਕ ਹਾਈਵੇ ਹੈਗਾ।

ਇਸ ਦੇ ਬਾਹਰ ਕੁਛ ਪਾਰਕਾਂ ਬਣੀਆਂ ਹੈਗੀਆਂ ਜੀ।

ਇਹ ਫੋਟੋ ਦੇ ਵਿੱਚ ਇੱਕ ਜਗਾਹ ਹੈਗੀ ਜੀ।

ਇਸ ਫ਼ੋਟੋ ਦੇ ਵਿੱਚ ਇੱਕ ਜਗਾਹ ਹੈਗਾ ਜੀ ਜਿੱਥੇ ਕੀ ਇੱਕ--

ਇਸ ਫੋਟੋ ਦੇ ਵਿੱਚ ਇੱਕ ਜਗਹਾ ਹੈਗਾ ਜੀ ਜਿੱਥੇ ਕਿ ਬਹੁਤ ਸਾਰੇ ਘਰ ਹੈਗੇ ਜੀ।

ਜਿਮ ਦੇ ਅੰਦਰ ਖੜਾ ਜੀ ਜਿਸ ਨੇਂ ਕਾਲੇ ਰੰਗ ਦਈ--

ਇਸ ਫੋਟੋ ਵਿੱਚ ਇੱਕ ਜਗ੍ਹਾ ਹੈਗੀ ਜਿੱਥੇ ਕਿ ਇੱਕ ਬਹੁਤ ਸਾਰੀ ਬਜਰੀ ਪਈ ਹੋਈ ਹੈਗੀ ਏ ਜੀ।

ਜਿੱਥੇ ਕੀ ਕੁਛ ਕਹੀਆਂ ਤੇ ਬਾਲਟੀ ਵੀ ਪਈ ਹੈਗੀ ਹੈ ਜੀ।

ਜਿੱਥੇ ਕੀ ਇੱਕ ਬਹੁਤ ਵਧੀਆ ਜਿਹੀ ਦੁਕਾਣ ਬਣੀ ਹੈਗੀ ਜੀ।

ਇੱਥੇ ਕੀ ਇੱਕ ਬਹੁਤ ਵਧੀਆ ਫਿਟਿੰਗ ਹੋਈ ਹੈਗੀ ਏ ਜੀ।